ਹਾਂ ਜੀ ਹਾਂ ਜੀ।

ਇਹ ਤੇ ਭਾਜੀ ਤੁਸੀ ਠੀਕ ਕਹਿ ਰਹੇ ਹੋ। ਕਮਾਈ ਹੈ ਨੀ ਪੈਦੀ ਪਈ ਨੀ ਪੂਰੀ

ਸਹੀ ਗੱਲ ਭੈਣ ਜੀ, ਜਿਹੜਾ ਸਾਡਾ ਪੈਸਾ ਹੈ ਪੰਜਾਬ ਦਾ ਉਹ ਬਾਹਰ ਵੱਲ ਨੂੰ ਜਾ ਰਿਹਾ ਹੈ। ਹਮ ਹਮ ਹਾਂ ਜੀ। ਅਹ ਬਿੱਲਕੱਲ ਗਲਤ ਹੋ ਰਿਹਾ ਹੈ। ਬਾਹਰ ਤਾ ਪੈਸਾ ਸਾਡੇ ਵੱਲੋ ਹੋਣਾ ਚਾਹੀਦਾ ਹੈ ਫੇਰ ਸਾਡੇ ਦੇਸ਼ ਦੀ ਤਰੱਕੀ ਹੋਵੇਗੀ। ਫੇਰ ਸਾਡਾ ਪੰਜਾਬ ਦੀ ਤਰੱਕੀ ਹੋਵੇਗੀ।

ਇਥੇ ਤਰੱਕੀ ਹੋਏ ਤੇ ਵਧੀਆ ਹੋਵੇ ਪੰਜਾਬ ਸਾਡਾ ਹਾਂ ਜੀ ਹਾਂ ਭੈਣ ਜੀ।

ਹਾਂ ਜੀ ਕੀ ਹੁੰਦਾ ਹੈ? ਇੱਕ ਯੁਵੱਕ ਹਾਂ ਜੀ ਆ ਤੇ ਬਿੱਲਕੁੱਲ ਸਹੀ ਕਿਹਾ। ਯੁੁੁੁੁਵੱਕ ਤੇ ਬੱਚੇ ਹੁੱਣ ਬੱਚੇ ਹੀ ਭਵਿੱਖ ਦੇਸ਼ ਦਾ। ਜਿਹੜਾ ਯੁਵੱਕ ਆ ਇੱਕ ਦੇਸ਼ ਦਾ ਉਹ ਪੈਸੇ ਤੋਂ ਵੀ ਵੱਧ ਮੁੱਲ ਇਸ ਯੁਵੱਕ ਦਾ। ਬਿੱਲਕੁੱਲ ਠੀਕ ਕਹਿ ਰਹੇ ਹੋ ਵੀਰ ਜੀ ਤੇ ਉਹ ਯੁਵੱਕ ਹੀ ਬਾਹਰ ਜਾ ਰਿਹਾ ਪੈਸੇ ਦਾ ਕੋਈ ਮੁੱਲ ਹੀ ਨਹੀ ਯੁਵੱਕ ਸਾਹਮਣੇ ਜੇ ਸਾਡਾ ਪੈਸਾ ਬਾਹਰ ਜਾਂਦਾ ਹੋਵੇ ਉਹ ਵੀ ਬਹੁਤ ਵੱਡੀ ਗੱਲ ਹੈ। ਪਰ ਇੱਥੇ ਪੈਸੇ ਤੋਂ ਵੀ ਵੱਡੀ ਗੱਲ ਹੈ ਕਿ ਸਾਡਾ ਯੁਵੱਕ ਬਾਹਰ ਜਾ ਰਿਹਾ ਹੈ। ਇਹ ਤਾਂ ਤੁਸੀ ਸੋ ਆਨੇ ਖਰੀ ਗੱਲ ਕਹੀ ਜੇ ਭਾਜੀ ਵੇਖੋ ਨਾ ਭੈਣ ਜੀ ਜੇ ਸਾਡਾ ਯੁਵੱਕ ਬਾਹਰ ਜਾਏਗਾ ਸਾਡੇ ਪੰਜਾਬ ਦੀ ਤਰੱਕੀ ਨੀ ਹੋ ਪਾਏਗੀ। ਇਹਦਾ ਘਾਟਾ ਗੌਰਿਆਂ ਨੂੰ ਥੌੜ੍ਹੀ ਨਾ ਹੈ। । ਉਹ ਤੇ ਉੱਥੇ ਸਾਡੇ ਯੁਵੱਕ ਤੋਂ ਕੰਮ ਕਰਵਾਉਂਣਗੇ। ਆਪਣੀ ਕਮਾਈ ਕਰਨਗੇ। ਉਹਨਾਂ ਦੀ ਜਿਹੜੇ ਕਮਾਈ ਹੋਏਗੀ ਉਹ ਵਧੇਗੀ। ਦੇਸ਼ ਦੀ ਤਰੱਕ ਹੋਵੇਗੀ।

ਪਰ ਜਿਹੜਾ ਪੰਜ ਅਮ ਪੰਜਾਬ ਹੈ ਜਿਹੜਾ ਮਤਲਬ ਕਿ ਸਾਡਾ ਭਾਰਤ ਦੇਸ਼ ਹੈ। ਪੂਰੀ ਚੰਗੀ ਤਰ੍ਹਾਂ ਤਰੱਕੀ ਨਹੀ ਕੀਤੀ ਹੈਗੀ ਉਨੇ। ਹਾਂ ਉਹ ਥੋੜਾ ਪਿਛੜਿਆ ਹੋਇਆ ਉਨ੍ਹਾਂ ਨਾਲੋਂ ਹਾਂ ਜੀ ਹਾਂ ਜੀ ਪਿਛੜਿਆ ਹੋਇਆ ਉਹ ਵੀ ਤੁਹਾਨੂੰ ਪਤਾ ਹੀ ਐ ਕਿ ਆਹ ਜਿਹੜੇ ਗੋਰੇ ਆ ਆਸ਼ਟ੍ਰੇਲੀਆ, ਅਮੈਰੀਕਾ ਯੂ ਐਸ ਏ ਵਰਗੇ ਦੇਸ਼ਾਂ ਨੇ ਸਾਡੇ ਤੇ ਕਬਜਾ ਕੀਤਾ ਹੋਇਆ ਸੀ ਪਹਿਲਾ ਸਾਨੂੰ ਗੁਲਾਮੀ ਵਿੱਚ ਰੱਖਿਆ ਸੀ ਇਹਨਾਂ ਨੇ। ਸੱਤਰ ਸਾਲ ਇਹਨਾ ਨੇ ਸਾਡੇ ਉੱਤੇ ਰਾਜ ਕੀਤਾ । ਹੈ ਨਾ।

ਤੇ ਉਹ ਸੱਤਰ ਸਾਲ ਜਿਹੜੇ ਭਾਰਤ ਦੇ ਹੋਏ ਨੇ ਉਹ ਬੜੇ ਮੁਸ਼ਕਿੱਲ ਸੱਤਰ ਸਾਲ ਹੋਏ ਨੇ। ਪਰ ਭਾਰਤ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ। ਪਰ ਵੇਖੋ ਅੱਜ ਇਹ ਭਾਰਤੀ ਹੀ ਆ ਜੋ ਇਹਨਾ ਸਾਰਿਆ ਤੋਂ ਪਿੱਛੇ ਆ। ਇਹ ਸਭ ਇਹਨਾ ਦੀ ਕਰਤੂਤਾਂ ਕਰਕੇ ਹੋਇਆ ਗੋਰਿਆਂ ਦੀਆਂ ਤੇ ਹੁਣ ਵੀ ਉਹ ਸਾਨੂੰ ਲੁੱਟ ਹੀ ਰਹੇ ਹਨ ਇੱਕ ਹਿਸਾਬ ਦਾ। ਪਹਿਲਾਂ ਵੀ ਉਹ ਲੁੱਟ ਰਹੇ ਸੀ ਹੁਣ ਵੀ ਉਹੀ ਲੁੱਟ ਰਹੇ ਹਨ। ਪਹਿਲਾ ਸਾਨੂੰ ਪਤਾ ਸੀ ਉਹ ਲੁੱਟ ਰਹੇ ਹਨ ਸਾਨੂੰ ਦਿੱਖਦਾ ਸੀ। ਪਰ ਹੁਣ ਲੋਕੀ ਇਹਤੇ ਨਿਗਾ ਨਹੀ ਮਾਰ ਰਹੇ । ਲੋਕੀ ਇਸ ਨੂੰ ਬਰੀਕੀ ਨਾਲ ਨਹੀ ਵੇਖ ਰਹੇ ਕੀ ਸਾਨੂੰ ਉਹ ਹਜੇ ਵੀ ਲੁੱਟ ਰਹੇ ਹਨ। ਉਹ ਹੁਣ ਸਗੋ ਸਾਡਾ ਸਭ ਤੋਂ ਕੀਮਤੀ ਖਜਾਨਾ ਲੁੱਟ ਰਹੇ ਹਨ। ਜਿਹੜੇ ਸਾਡੇ ਦੇਸ਼ ਦਾ ਭਵਿੱਖ ਹੈ ਜਿਹੜਾ ਸਾਡੇ ਆਣ ਵਾਲੇ ਕੱਲ ਦਾ ਸੂਰਜ ਹੈ। ਜਿਹੜਾ ਜਿਸ ਤੋਂ ਬਿਨਾਂ ਸਾਡੇ ਦੇਸ਼ ਦਾ ਕੋਈ ਸਵੇਰ ਨਹੀ ਹੈਗੀ, ਉਹ ਹੈ ਯੁਵੱਕ ਇੱਕ ਯੁਵੱਕ ਤੋ ਬਿਨਾਂ ਇੱਕ ਦੇਸ਼ ਖੋਖਲਾ ਹੈ । ਜਿਸ ਦਾ ਕੋਈ ਮੁੱਲ ਹੀ ਨਹੀ ਹੈ ਤੇ ਉਹ ਉਸ ਨੂੰ ਹੁਣ ਚੋਰੀ ਕਰ ਰਹੇ ਹਨ ਉਹ ਸਾਡੇ ਯੂਵਕ ਨੂੰ ਆਪਣੇ ਦੇਸ਼ ਲੈ ਕੇ ਜਾ ਰਹੇ ਹਨ। ਜਿਸ ਨਾਲ ਆ ਜਾ ਕੇ ਸਾਡਾ ਹੀ ਘਾਟਾ ਹੋਵੇਗਾ ਹੋਰ ਕਿਸੇ ਦਾ ਘਾਟਾ ਨਹੀ ਹੋਣਾ ਉਹਦੇ ਨਾਲ। ਹਾਂ ਜੀ ਇਹ ਤੇ ਬਿੱਲਕੁੱਲ ਸਹੀ ਕਿਹਾ ਤੁਸੀ ਸਾਡਾ ਹੀ ਘਾਟਾ ਹੋ ਰਿਹਾ ਇਹਦੇ ਵਿੱਚ ਤੇ ਬਿਲਕੁੱਲ ਸਹੀ ਕਹਿ ਰਹੇ ਹੋ ਤੁਸੀ ਭੈਣ ਜੀ ਤੁਸੀ ਵੀ ਆਪਣੇ ਕੋਈ ਵਿਚਾਰ ਦਿਓ ਇਸ ਬਾਰੇ ਕਿ ਸਾਡਾ ਜਿਹੜਾ ਬਾਹਰ ਬੱਚਾ ਜਾ ਰਿਹਾ ਤੁਸੀ ਵੀ ਇਹਦੇ ਤੇ ਕੁੱਝ ਟਿੱਪਣੀ ਕਰੋ। ਮੈਂ ਤੇ ਇਹੀ ਕਹਾਂਗੀ ਕਿ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਦੇਸ਼ ਨੂੰ ਅੱਗੇ ਵਧਾਣ। ਜਿਹੜੇ ਬਾਹਰ ਜਾ ਕੇ ਆਪਣਾ ਪੜ੍ਹਾਈ ਕਰਨ ਜਾਂਦੇ ਆ ਬੱਚੇ ਆਪਣਾ ਕਾਰੋਬਾਰ ਕਰਨ ਜਾਂਦੇ ਆ ਏਥੇ ਕਰਨ ਦੇਸ਼ ਨੂੰ ਤਰੱਕੀ ਹੋਏ ਤੇ ਆਮਦਨੀ ਵਿੱਚ ਵੀ ਵਾਧਾ ਹੋਏ ਦੇਸ਼ ਦੀ ਹੈ ਨਾ। ਹਾਂ ਜੀ। ਹਾਂ ਜੀ। ਬਹੁਤ ਵੱਧੀਆ ਗੱਲ ਕੀਤੀ ਭੈਣ ਜੀ ਤੁਸੀ। ਤੁਹਾਡੀ ਗੱਲ ਨਾਲ ਮੈਂ ਬਿਲਕੁੱਲ ਸਹਿਮਤ ਆਂ ਜਿਹੜੇ ਤੁਹਾਡੇ ਵਿਚਾਰ ਨੇ ਜਿਹੜੀ ਤੁਸੀ ਟਿੱਪਣੀ ਕੀਤੀ ਆ ਗੱਲ ਤੇ ਕਿ ਜਿਹੜਾ ਸਾਡਾ ਯੁਵੱਕ ਆ ਉਹ ਬਾਹਰ ਜਾ ਰਿਹਾ। ਤੇ ਉਹਦੇ ਉੱਤੇ ਕੀ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ ਤੇ ਕੀ ਸਾਡੀ ਜਿੰਮੇਵਾਰੀ ਬਣਦੀ ਹੈ। ਇਕ ਜਿਹੜੇ ਮਤਲਬ ਕੀ ਵਧੀਆ ਨਾਗਰਿਕ ਹੋਣ ਦੇ ਨਾਤੇ ਪੰਜਾਬ ਦੇ ਜੇਕਰ ਅਸੀ ਵੇਖੀਏ

ਅਤੇ ਹੁਣ ਵੀ ਜਿਹੜੇ ਮਾਡਰਨ ਆਗੂ ਹੋਏ ਹਨ ਉਹਨਾਂ ਤੋਂ ਲੈ ਹੁਣ ਤੱਕ ਜਿਹੜਾ ਸਾਡਾ ਭੂਤ ਕਾਲ ਤੋਂ ਲੈ ਕੇ ਜਿਹੜਾ ਸਾਡਾ ਭਵਿੱਖ ਹੈ ਸਾਡੀਆ ਕੁੱਝ ਜਿੰਮੇਵਾਰੀਆਂ ਰਹਿੰਦੀਆਂ ਹਨ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਤੇ ਉਹ ਜਿੰਮੇਵਾਰੀਆਂ ਨੂੰ ਜਿਹੜਾ ਪੂਰਾ ਕਰਨ ਦੇ ਨਾਤੇ ਜੋ ਤੁਹਾਡੀ ਟਿੱਪਣੀ ਅਤੇ ਵਿਚਾਰ ਹਨ ਉਹ ਬਹੁਤ ਹੀ ਵਧੀਆ ਲੱਗੇ ਜੀ ਭੈਣ ਜੀ ਹਾਂ ਜੀ। ਇਹ ਤੇ ਬਿੱਲਕੁੱਲ ਸਹੀ ਹੈ। ਤੇ ਭੈਣ ਜੀ ਮੈਂ ਆ ਜਾ ਕੇ ਮਤਲਬ ਕਈ ਰਿਸਰਚਰ ਨੇ ਉਹਨਾਂ ਨੇ ਸਰਵੇ ਕੀਤੇ ਕਾਫੀ ਘਰ ਘਰ ਜਾ ਕੇ ਉਥੋਂ ਕਨੈਡਾ, ਆਸਟ੍ਰੇਲੀਆ ਇਥੋਂ ਦੇ । ਉਹਨਾਂ ਨੇ ਇਸ ਜਿਹੜੀ ਚੀਜ ਹੋ ਰਹੀ ਆ ਪੰਜਾਬ ਚ ਬੜੀ ਤੇਜ ਰਫਤਾਰ ਨਾਲ ਤੇ ਸਾਡੇ ਯੂਵਕ ਬਾਹਰ ਜਾ ਰਹੇ ਹਨ ਤੇ ਉਹ ਉੱਥੇ ਉਹਨਾ ਨੂੰ ਕੰਮ ਮਿਲ ਰਿਹਾ ਤੇ ਉਹ ਉੱਥੇ ਮੋਟੀ ਕਮਾਈ ਕਰਦੇ ਹਨ ਤੇ ਇੱਥੋ ਦਾ ਪੈਸਾ ਵੀ ਉੱਥੇ ਜਾ ਰਿਹਾ ਹੈ। ਇਹਨਾ ਨੇ ਜਿਹੜੇ ਜਿਹੜੇ ਰਿਸਰਚਰ ਨੇ ਜਿਹਨਾਂ ਨੇ ਸਰਵੇ ਕੀਤਾ ਹੈ। ਉਹਨਾਂ ਨੇ ਇਸ ਚੀਜ ਨੂੰ ਨਾਮ ਦਿੱਤਾ ਹੈ ਬਰੇਨ ਡਰੇਨਜ। ਬਰੇਨ ਤੋਂ ਭਾਵ ਹੈ ਦਿਮਾਗ ਅਤੇ ਡਰੇਨਜ ਤੋਂ ਭਾਵ ਲੁੱਟਿਆ ਜਾਣਾ। ਇਹ ਦੱਸਦਾ ਹੈ, ਇਹ ਦਰਸਾਉਂਦਾ ਹੈ ਕਿ ਜਿਹੜਾ ਸਾਡਾ ਭਾਰਤ ਬੀਮਾਰ ਹੈ, ਉਹ ਲੁੱਟਿਆ ਜਾ ਰਿਹਾ ਹੈ। ਭਾਰਤ ਕੋਲ ਜਿਹੜਾ ਦਿਮਾਗ ਹੈ ਉਹ ਬਾਹਰਲੇ ਦੇਸ਼ ਵੱਲ ਜਾ ਰਿਹਾ ਹੈ। ਤੇ ਦਿਮਾਗ ਤੋਂ ਬਿਨਾਂ ਕੋਈ ਵੀ ਚੀਜ ਪੈਸਾ ਨਹੀ ਕਮਾਂ ਸਕਦੀ ਤੁਸੀ ਭੈਣ ਜੀ ਆਹ ਸੋਚ ਕੇ ਵੇਖੋ। ਹਾਂ ਜੀ। ਭਾਜੀ ਇਹ ਤੇ ਬਿੱਲਕੁੱਲ ਸਹੀ ਕਿਹਾ। ਤੇ ਤੁਸੀ ਵੀ ਵੇਖੋ ਨਾ ਦਿਮਾਗ ਲੁੱਟਿਆ ਜਾ ਰਿਹਾ ਇਸ ਦਾ ਅਰਥ ਹੈ ਬਰੇਨ ਡਰੇੇਨਜ ਦਾ ਜਿਹੜੇ ਲੋਕਾਂ ਨੇ ਸਰਵੇ ਕੀਤੇ ਹਨ। ਇਹ ਬੜੀ ਵੱਡੀ ਵੱਡੀ ਕੰਪਨੀਆਂ ਨੇ ਇਸ ਉੱਤੇ ਪੜਤਾਲ ਕੀਤੀ ਹੈ ਕਿ ਭਾਰਤ ਦੀ ਤਰੱਕੀ ਕਿਉ ਨਹੀ ਹੋ ਪਾਈ।

ਕੋਈ ਯੁਵੱਕ ਤੋਂ ਵੱਡਾ ਸਾਡੇ ਦੇਸ਼ ਵਿੱਚ ਕੋਈ ਇਸ ਤੋਂ ਵੱਡਾ ਰਤਨ ਨਹੀ ਹੈਗਾ ।ਯੁਵੱਕ ਤੋਂ ਵੱਡਾ ਪੈਸੇ ਦੇ ਵੀ ਇਸ ਅੱਗੇ ਕੋਈ ਮਹੱਤਵ ਨਹੀ ਹੈਗਾ ਤੇ ਉਹ ਯੂਵਕ ਹੀ ਜਦ ਆਪਣੇ ਸਾਰੇ ਜੀਵਨ ਭਰ ਦੀ ਮਾਪਿਆਂ ਦੀ ਕਮਾਈ ਲਾ ਕੇ ਬਾਹਰ ਜਾ ਰਿਹਾ। ਜੋ ਉਰੇ ਮਾਪਿਆ ਨੇ ਜੀਵਨ ਕਾਲ ਚ ਕਮਾਇਆ ਜੋ ਦੇਸ਼ ਵਿੱਚ ਰਹਿਣੀ ਸੀ ਕਮਾਈ ਉਹ ਬਾਹਰ ਚਲੀ ਗਈ। ਯੁਵੱਕ ਨੇ ਜੋ ਕਮਾਉਣਾ ਸੀ ਉਹ ਵੀ ਨੀ ਕਮਾਇਆ ਉਹ ਵੀ ਬਾਹਰ ਜਾ ਕੇ ਕਮਾਏਗਾ ਹੁਣ। ਉਹ ਉੱਥੇ ਹੀ ਪੀ. ਆਰ ਹੋਜੇਗਾ। ਤੇ ਇਹ ਸਾਡੇ ਦੇਸ਼ ਵਾਸਤੇ ਬਹੁੱਤ ਵੱਡਾ ਘਾਟਾ ਹੈ ਤੇ ਇਸ ਵਾਸਤੇ ਸਰਕਾਰ ਨੂੰ ਜਿਹੜੇ ਆ ਕੁੱਝ ਕਦਮ ਉਠਾਣੇ ਚਾਹੀਦੇ ਹਨ, ਤਾਂ ਹੀ ਜੋ ਸਾਡੇ ਲੋਕਾਂ ਦਾ ਜੋ ਅਸੀ ਆਮ ਬੰਦੇ ਦੀ ਵੇਖੀਏ ਜੋ ਮਤਲਬ ਰੋਜ਼ਾਨਾ ਲਾਈਫ ਹੈ ਉਹਦੇ ਉੱਤੇ ਫਰਕ ਪਏਗਾ। ਤੇ ਸਰਕਾਰ ਨੂੰ ਕੁੱਝ ਏਸੇ ਕਦਮ ਉਠਾਣੇ ਪੈਣਗੇ ਕਿ ਇਸ ਉੱਤੇ ਥੌੜ੍ਹੀ ਰੋਕ ਲਗਾਈ ਜਾਏ। ਥੋੜ੍ਹੇ ਲੋਕਾਂ ਨੂੰ ਬਾਰੇ ਦਰਸਾਇਆ ਜਾਏ ਕੀ ਆਪਣੇ ਦੇਸ਼ ਵਿੱਚ ਰਹਿ ਕੇ ਵੀ ਬਹੁਤ ਕੁੱਝ ਹੋਇਆ ਜਾ ਸਕਦਾ। ਹਾਂ ਜੀ ਇਹ ਤੇ ਬਿੱਲਕੁੱਲ ਠੀਕ ਕਿਹਾ ਤੁਸੀ ਲੋਕਾਂ ਨੂੰ ਜਾਗਰਿਕ ਕਰਨ ਦੀ ਜ਼ਰੂਰਤ ਹੈ ਤੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਸਰਕਾਰ ਨੂੰ ਇਸ ਪਾਸੇ ਲਾਣਾ ਚਾਹੀਦਾ ਦੁਨੀਆ ਨੂੰ ਕਿ ਆਪਣੇ ਪੰਜਾਬ ਚ ਆਪਣੇ ਦੇਸ਼ ਵਿੱਚ ਬਹੁਤ ਕੁੱਝ ਏਥੇ ਰਹਿ ਕੇ ਹੀ ਆਪਣਾ ਕਾਰੋਬਾਰ ਕਰ ਸਕਦੇ ਹੋ ਆਪਣੀ ਵਧੀਆ ਤੁਸੀ ਜਿੰਦਗੀ ਬਤੀਤ ਕਰ ਸਕਦੇ ਹੋ। ਪਤਾ ਨਹੀ ਇਹ ਬਾਹਰ ਵਾਲੇ ਦੇਸ਼ਾ ਵਿੱਚ ਜਾ ਕੇ ਕਿਉਂ ਨੌਜਵਾਨ ਉੱਧਰ ਦੇ ਖੁਸ਼ ਰਹਿੰਦੇ ਨੇ। ਇੱਧਰ ਵੀ ਬਹੁੱਤ ਕੁੱਝ ਆ ਆਪਣੇ ਦੇਸ਼ ਨੂੰ ਅੱਗੇ ਵਧਾਉਣਾ ਚਾਹੀਦਾ ਇਹਨਾਂ ਨੂੰ ਹਾਂ ਜੀ ਹਾਂ ਜੀ। ਚੰਗਾ ਭੈਣ ਜੀ ਮੈ ਕੱਲ ਗੱਲ ਕਰਦਾ ਫੇਰ ਤੁਹਾਡੇ ਨਾਲ ਚੰਗਾ।

ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੱਲ ਕਰਦਾ ਤੁਹਾਡੇ ਨਾਲ ਓ ਕੇ ਜੀ। ਸਤਿ ਸ਼੍ਰੀਅਕਾਲ। ਹਾਂਜੀ ਤੁਹਾਨੂ ਮੈਂ ਦੱਸਦਾਂ। ਜਸਪਾਲ ਸਿੰਘ ਗੱਲ ਕਰ ਰਿਹਾਂ। ਮੈਂ ਤੁਹਾਨੂੰ ਆਪਣੇ ਜੋ ਕਿ ਸਾਰੀ ਹੱਡਬੀਤੀ ਦੱਸਣ ਲੱਗਿਆਂ। ਜਿਵੇਂ ਕਿ ਮੈਂ ਆਪਣੇ ਬਚਪਨ ਤੋਂ ਜਿਵੇਂ ਕੁਸ਼ ਵੀ ਕੀਤਾ। ਜੋ ਕਿ ਬਚਪਨ ਮੇਰਾ ਜਨਮ ਸ਼ਹਿਰ ਫ਼ਾਜ਼ਿਲਕਾ ਦੇ ਵਿੱਚ ਹੋਇਆ। ਉਸ, ਉਥੇ ਮੇਰਾ ਬਚਪਨ ਬੀਤਿਆ। ਉਥੇ ਮੈਂ admission ਲਈ। ਉਥੇ ਸਭ ਕੁਸ਼ ਮੇਰਾ ਕੰਮਕਾਰ ਹੋਇਆ। ਮੇਰੇ mama, papa ਉਥੇ ਸਾਰੇ ਰਹਿੰਦੇ ਸਨ। ਮੈਂ ਪਹਿਲੇ ਦੋ ਹਜ਼ਾਰ ਦੋ ਵਿੱਚ ਮੇਰਾ ਜਨਮ ਹੋਇਆ ਜੋ ਕਿ ਮੈਂ ਦੋ ਹਜ਼ਾਰ ਛੇ ਤੱਕ ਬਚਪਨ ਖੇਡਿਆ। ਉਸ ਤੋਂ ਬਾਅਦ ਮੈਂ ਸਕੂਲ ਵਿੱਚ ਦਾਖਲਾ ਲਿਆ। ਦਾਖਲਾ ਸ਼ੁਰੂ ਹੋਇਆ, ਮੈਂ ਦਾਖਲਾ ਅਹ ਸ਼ੁਰੂ ਹੋਇਆ, ਉਸ ਤੋਂ ਬਾਅਦ ਮੈਂ ਪੜਿਆ ਪੜਾਈ ਕੀਤੀ

ਤੀਸਰੀ ਕਲਾਸ ਵੀ ਉਥੇ ਹੀ ਪੜਿਆ। ਪੰਜਵੀਂ ਤੱਕ ਮੈਂ ਉਸ, ਇੱਕ ਸਕੂਲ ਵਿੱਚ ਹੀ ਪੜਿਆ। ਉਸ ਤੋਂ ਬਾਅਦ ਮੈਂ ਛੇਵੀਂ ਜਮਾਤ ਦਾ ਦਾਖਲਾ, ਆਪਣੇ ਛੇਵੀਂ ਕਲਾ ਅਹ ਜਮਾਤ ਦਾ ਦਾਖਲਾ ਆਪਣੇ

ਸੁਬਾਹ time ਨਾਲ ਪੈਦਲ ਜਾਣਾ ਪੈਂਦਾ ਸੀ, ਜੋ ਕਿ ਅੱਠ ਵਜੇ ਲੱਗਦਾ ਸੀ ਸਕੂਲ। ਦੋ ਵਜੇ ਛੁੱਟੀ ਹੁੰਦੀ ਸੀ। ਜਿਸ ਲਈ ਮੈਨੂੰ ਸਕੂ ਅਹ ਸਕੂਲ ਜਾਣ ਲਈ ਮੈਨੂੰ

ਤੋਂ ਲੈ ਕੇ ਅੱਠਵੀਂ ਕਲਾਸ ਵਿੱਚ, ਅੱਠਵੀਂ ਕਲਾਸ ਤੱਕ ਪੜਾਈ ਕੀਤੀ। ਤਿੰਨ ਸਾਲ ਪੈਦਲ ਚੱਲਿਆ। ਉਸ ਤੋਂ ਬਾਅਦ ਪੰਜ ਤੋਂ ਛੇ ਕਿਲੋਮੀਟਰ ਦੀ ਦੂਰੀ ਤੇ ਸਕੂਲ ਸੀ ਜੋ ਕਿ ਨੌਵੀਂ ਤੋਂ ਲੈ ਕੇ plus two ਤੱਕ ਸਕੂਲ ਸੀ, ਬਾਰਵੀਂ ਤੱਕ। ਨੌਵੀਂ ਕਲਾਸ ਵਿੱਚ ਮੈਂ ਦਾਖਲਾ ਲਿਆ। ਜੋ ਉਸ time ਵੀ ਮੇਰੇ ਕੋਲ ਸਾਈਕਲ ਨਹੀਂ ਸੀ। ਕੋਈ ਘਰ ਵਿੱਚ ਸਾਧਨ ਨਹੀਂ ਸੀ, ਸਕੂਲ ਜਾਣ ਲਈ ਜਾਂ ਮੈਨੂੰ ਕੋਈ ਛੱਡ ਕੇ ਆਉਣ ਲਈ। ਫਿਰ ਮੈਂ ਕਿਸੇ ਨਾਲ ਕਦੀ ਕਿਸੇ ਨਾਲ ਧੱਕੇ ਖਾ ਕੇ ਮੈਂ ਜਾਂਦਾ ਸੀ। ਪੈਦਲ ਜਾਂਦਾ ਸੀ, ਸਾਈਕਲ ਕਿਸੇ ਦੇ ਸਾਈਕਲ ਤੇ ਮੈਂ ਜਾਂਦਾ ਸੀ। ਸਾਈਕਲ ਮੈਂ ਕਿਸੇ ਦਾ ਚਲਾ ਕੇ ਲੈ ਕੇ ਜਾਂਦਾ ਸੀ, ਚਲਾ ਕੇ ਲੈ ਕੇ ਆਉਂਦਾ ਸੀ। ਬਹੁਤ ਹੀ ਗਰਮੀ ਹੁੰਦੀ ਸੀ। ਕਾਫ਼ੀ ਦਿਨ ਟੱਪਦੇ ਗਏ, ਲੰਘਦੇ ਗਏ। ਪਲ-ਪਲ ਲੰਘਦਾ ਗਿਆ। ਫਿਰ ਉਸ ਤੋਂ ਬਾਅਦ ਮੈਂ ਆਪਣੀ ਪੜਾਈ ਨੌਵੀਂ ਤੋਂ ਲੈ ਕੇ ਬਾਰਵੀਂ ਕਲਾਸ ਤੱਕ ਕਾਫ਼ੀ ਪੜਾਈ ਕੀਤੀ। ਉਹ ਵੀ ਆਪਣੇ ਸਕੂਲ ਸ਼ਹਿਰ ਤੋਂ ਛੇ ਤੋਂ ਸੱਤ ਕਿਲੋਮੀਟਰ ਦੀ ਦੂਰੀ ਤੇ ਸੀ। ਉਸ ਸਕੂਲ ਵਿੱਚ ਮੈਂ ਪੜਾਈ ਕੀਤੀ। ਉਸ ਤੋਂ ਬਾਅਦ ਬਾਰਵੀਂ ਪਾਸ ਕੀਤੀ। ਪੜਾਈ ਦੀ ਤੁਹਾਨੂੰ ਦੱਸ ਈ ਦਿੱਤੀ ਆ ਇਹ। ਉਸ ਤੋਂ ਬਾਅਦ ਮੈਨੂੰ। ਇੱਕ ਸਾਲ ਦਾ ਮੈਂ gap ਲਿਆ, ਜੋ ਕਿ ਮੇਰੇ ਕੋਲ ਦਾਖਲਾ ਲੈਣ ਲਈ ਫੀਸ ਵੀ ਨਹੀਂ ਸੀ। ਦਾਖਲਾ ਨਾ ਲੈਣ ਦੇ ਕਾਰਨ ਮੈਨੂੰ ਘਰੇ ਰਹਿਣਾ ਪਿਆ। ਇਸ ਤੋਂ ਬਾਅਦ ਮੈਂ ਕੰਮ, ਮਜ਼ਦੂਰੀ ਕਰਨ ਲੱਗਿਆ ਕਿਸੇ ਪਿੰਡ ਦੇ ਮਜ਼ਦੂਰ ਨਾਲ ਮੈਂ ਮਜ਼ਦੂਰੀ ਕਰਨ ਲਈ ਜਾਂਦਾ ਹੁੰਦਾ ਸੀ। ਕਾਫ਼ੀ ਮਜ਼ਦੂਰੀ ਕਰਦਾ-ਕਰਦਾ, ਮਜ਼ਦੂਰੀ ਕਰਦਾ-ਕਰਦਾ ਕਾਫ਼ੀ ਦਿਨ, ਪਲ ਟੱਪਦੇ ਗਏ। ਘਰ ਦਾ ਗੁਜ਼ਾਰਾ ਹਲਕਾ-ਫੁਲਕਾ ਚਲਦਾ ਰਿਹਾ। ਘਰ ਦਾ ਗੁਜ਼ਾਰਾ ਟੱਪਦਿਆਂ ਉਸ ਤੋਂ ਇਲਾਵਾ ਮੈਂ ਆਪਣੇ

ਇਸ ਤੋਂ ਬਾਅਦ ਸਾਲ ਕੁ ਟੱਪਿਆ ਤੇ ਮੈਂ ਬਾਰਵੀਂ ਜਮਾਤ ਪਾਸ ਕੀਤੀ ਹੋਈ ਸੀ। ਕਿਸੇ ਨੇ ਮੈਨੂੰ ਕਿਹਾ ਕਿ ਬਾਰਵੀਂ ਜਮਾਤ ਕੀਤੀ ਆ ਤੂੰ। ਤੂੰ ਕੰਮ ਲੱਗ ਜਾ, ਕਿਸੇ ਕੰਪਨੀ ਵਿੱਚ। ਉਸ ਬੰਦੇ ਨੇ ਮੈਨੂੰ ਕਿਹਾ ਕੰਪਨੀ ਤੈਨੂੰ ਮੈਂ ਲਗਵਾ ਦਾਂ ਗਾ। ਤੂੰ ਚੰਡੀਗੜ੍ਹ ਚਲਾ ਜਾ। ਫਿਰ ਮੈਂ ਚੰਡੀਗੜ੍ਹ ਆਇਆ। ਚੰਡੀਗੜ੍ਹ ਵਿੱਚ ਉਸਨੇ ਮੈਨੂੰ ਕਿਸੇ ਕੰਪਨੀ ਵਿੱਚ ਲਗਵਾਇਆ, ਜਿਸ ਵਿੱਚ ਮੈਨੂੰ ਤਨਖਾਹ ਮਿਲਦੀ ਸੀ ਪੰਜ ਹਜ਼ਾਰ ਪੰਜ ਹਜ਼ਾਰ ਤਨਖਾਹ ਨਾਲ ਕੋਈ ਵੀ ਗੁਜ਼ਾਰਾ, ਮੇਰਾ ਅਬਦਾ ਹੀ time pass ਹੁੰਦਾ ਸੀ। ਕੋਈ ਜ਼ਿਆਦਾ ਨਈਂ। ਨਾ ਕਿ ਕੋਈ ਜ਼ਿਆਦਾ ਪੈਸਾ ਜੁੜਦਾ ਸੀ, ਨਾ ਘਰ ਭੇਜ ਪਾਉਂਦਾ ਸੀ। ਮੇਰਾ ਅਬਦਾ ਘਰ ਦਾ ਗੁਜ਼ਾਰਾ, room ਦਾ ਕਿਰਾਇਆ ਬੜਾ, ਕਮਰੇ ਦਾ ਕਿਰਾਇਆ, ਬਿਜਲੀ ਦਾ ਬਿੱਲ ਬਹੁਤ ਹੀ ਜ਼ਿਆਦਾ ਮੈਂ ਪਰੇਸ਼ਾਨ ਰਹਿਣ ਲੱਗ ਪਿਆ। ਪਰੇਸ਼ਾਨ ਰਹਿੰਦਾ-ਰਹਿੰਦਾ, ਮੈਨੂੰ ਕੁਸ਼ ਵੀ। ਨਈਂ ਮੈਨੂੰ ਕੁਸ਼ ਵੀ ਨਹੀਂ ਮਿਲਿਆ। ਮੈਂ ਉਸ ਤੋਂ ਬਾਅਦ ਕਾਫੀ time ਟੱਪਿਆ। ਫਿਰ ਮੈਂ ਘਰ ਚਲਾ ਗਿਆ ਵਾਪਸ। ਘਰ ਵਾਪਸ ਪਰਤਿਆ, ਉਸ time ਮੇਰੀ mama ਜੀ ਬਿਮਾਰ ਹੋ ਚੁੱਕੇ ਸਨ। ਮੇਰੀ mama ਜੀ ਬਿਮਾਰ ਹੋਣ ਦੇ ਕਾਰਨ ਮੈਨੂੰ ਪਰੇਸ਼ਾਨੀ ਆਈ ਮੈਨੂੰ, ਆਪਣੇ tension ਜ਼ਿਆਦਾ ਰਹਿਣ ਦੇ ਕਾਰਨ ਮੈਂ ਵੀ ਬਹੁਤ depression ਚ ਆਇਆ। ਮੈਨੂੰ tension ਰਹਿਣ ਲੱਗ ਪੀ। ਇਸ ਤੋਂ ਇਲਾਵਾ, ਫਿਰ ਮੈਂ ਪਰੇਸ਼ਾਨ ਹੋਣ ਦੇ ਕਾਰਨ, ਮੇਰੀ mama ਜ਼ਿਆਦਾ ਬਿਮਾਰ ਸੀ ਉਨ੍ਹਾਂ ਨੂੰ ਦਵਾਈ-ਦੱਪਾ ਦਵਾਉਣ ਦੇ ਕਾਰਨ ਮੈਂ daily ਸ਼ਹਿਰ ਲੈ ਕੇ ਜਾਂਦਾ ਸਾਈਕਲ ਤੇ। ਸਾਈਕਲ ਤੇ ਲੈ ਕੇ ਆਉਂਦਾ। ਕਾਫ਼ੀ ਦਿਨ ਟੱਪਦੇ ਗਏ। ਪਲ-ਪਲ ਲੰਘਦਾ ਗਿਆ। ਉਸ ਤੋਂ ਬਾਅਦ ਮੈਂ ਆਪਣੇ ਮੇਰੀ mama ਦੀ ਮੌਤ ਹੋਣ ਦੇ ਕਾਰਨ ਮੈਂ। mama ਮੌਤ ਹੋ ਗਈ ਬਿਮਾਰੀ ਦੇ ਕਾਰਨ। ਉਸ ਤੋਂ ਬਾਅਦ ਕਾਫ਼ੀ ਪਰੇਸ਼ਾਨ ਰਹਿਣ ਲੱਗ ਪਿਆ। ਘਰੇ ਕਾਫ਼ੀ ਦਿਨ ਟੱਪੇ। ਉਸ ਤੋਂ ਬਾਅਦ ਇਲਾਵਾ ਕਾਫ਼ੀ ਦਿਨ ਟੱਪਦੇ ਗਏ, ਲੰਘਦੇ ਗਏ, ਪਲ-ਪਲ ਬੀਤਦਾ ਗਿਆ। ਉਸ ਤੋਂ ਬਾਅਦ ਮੈਂ ਪਰੇਸ਼ਾਨ ਹੋਣ ਦੇ ਕਾਰਨ ਘਰੇ ਜ਼ਿਆਦਾ ਪਰੇਸ਼ਾਨ ਹੋਇਆ। ਫਿਰ ਮੈਂ ਸੋਚਿਆ, ਇਥੇ ਕੁਸ਼ ਵੀ ਨਹੀਂ। ਫਿਰ ਮੈਨੂੰ ਲੱਗਿਆ, ਆਪਾਂ ਨੂੰ ਪਿੰਡ ਛੱਡ ਕੇ, ਆਪਣਾ ਸ਼ਹਿਰ ਛੱਡ ਕੇ ਫਿਰ ਕੋਈ ਕੰਮ ਲੱਭ ਅਹ ਮਿਲਣਾ ਚਾਹੀਦਾ ਹੈ। ਕੰਮ ਮੈਂ ਲੱਭਦਾ-ਲੱਭਦਾ ਫਿਰ ਮੈਂ ਚੰਡੀਗੜ ਵਾਪਸ ਪਰਰਿਆ। ਇਥੇ ਆ ਕੇ ਮੈਂ ਕੰਮ ਲੱਭਦਾ, ਕੰਮ ਦੀ ਭਾਲ ਵਿੱਚ ਆਇਆ ਸੀ। ਕੰਮ ਲੱਭਦਾ-ਲੱਭਦਾ, ਮੈਨੂੰ ਕਿਸ ਨੇ ਆਪਣੀ ਕੰਪਨੀ ਵਿੱਚ ਰੱਖਿਆ। ਉਸ ਕੰਪਨੀ ਵਿੱਚ ਮੈਂ ਕੁਝ ਪਲ ਬਤੀਤ ਕੀਤੇ। ਕਾਫ਼ੀ ਮਹੀਨੇ ਨਿਕਲ ਗਏ। ਜੋ ਕਿ ਚਾਰ ਤੋਂ ਪੰਜ month ਮਹੀਨੇ ਮੈਨੂੰ ਉਨ੍ਹਾਂ ਨੇ ਕੰਮ ਤੇ ਰੱਖਿਆ। ਉਸ ਤੋਂ ਬਾਅਦ ਮੇਰਾ ਮਨ ਨਹੀਂ ਲੱਗਿਆ। ਫਿਰ ਮੈਂ ਛੱਡ ਕੇ ਆਪਣੇ ਵਾਪਿਸ ਪਿੰਡ ਚਲਾ ਗਿਆ। ਵਾਪਸ ਪਰਤਿਆ। ਉਸ time ਮੇਰਾ ਆਪਣੀ ਪੜਾਈ ਦਾ ਮਨ ਕੁਸ਼ ਮਨ ਕਰ ਰਿਹਾ ਸੀ। ਫਿਰ ਮੈਂ ਕਿਹਾ, ਇਸ ਕੰਮ ਤੋਂ ਇਲਾਵਾ ਆਪਾਂ ਨੂੰ ਪੜਾਈ ਹੀ ਕਰ ਲੈਣੀ ਚਾਹੀਦੀ ਐ। ਫਿਰ ਮੈਂ ਪੜਿਆ ਕਾਫੀ ਮੈਂ tension ਵਿੱਚ ਸੀ depression ਚ ਸੀ। ਫਿਰ ਮੈਂ ਦਾਖਲਾ ਲਿਆ। ਆਪਣੀ B. A. ਵਿੱਚ ਦਾਖਲਾ ਲਿਆ।

ਕੀਤੀ। ਪਹਿਲਾ, ਪਹਿਲੇ ਸਾਲ ਦਾ ਦਾਖਲਾ ਲਿਆ। ਉਸ ਤੋਂ ਬਾਅਦ ਉਹ ਪਾਸ ਕੀਤਾ। ਫਿਰ ਦੂਸਰੇ ਸਾਲ ਦਾ ਦਾਖਲਾ ਲਿਆ, ਉਹ ਪਾਸ ਕੀਤਾ। ਫਿਰ ਤੀਸਰੇ ਸਾਲ ਦਾ ਦਾਖਲਾ ਲਿਆ, ਉਹ ਪਾਸ ਕੀਤਾ। B. A. ਪਾਸ ਕਰਕੇ ਉਸ ਤੋਂ ਬਾਅਦ ਮੇਰੇ ਕੋਲ ਕੰਮ ਅਹ ਫਿਰ ਵੀ ਕੋਈ ਨਾ ਮਿਲਿਆ। ਸਰਕਾਰੀ ਨੌਕਰੀ, ਬੜੇ ਹੀ ਫਾਰਮ fill ਕੀਤੇ। ਫਾਰਮ ਭਰੇ। ਪੋਸਟਾਂ ਭਰੀਆਂ। ਮੈਨੂੰ ਕੋਈ ਵੀ ਨੌਕਰੀ ਨਹੀਂ ਮਿਲੀ। ਮੈਂ ਬਹੁਤ ਹੀ ਜ਼ਿਆਦਾ ਪੇਪਰ ਦਿੱਤੇ। ਕਾਫ਼ੀ ਦੂਰ-ਦੂਰ ਤੱਕ ਮੈਂ ਭਕਾਈ ਮਾਰ ਕੇ ਜਾਂਦਾ ਸੀ। ਮੈਨੂੰ ਇੱਕ ਵੀ percent ਨੌਕਰੀ ਨਾ ਮਿਲੀ। ਨਾ ਹੀ ਕੋਈ ਹੱਲ ਮਿਲਿਆ। ਕੋਈ ਕੁਸ਼ ਵੀ ਮੈਨੂੰ ਪ੍ਰਾਪਤ ਨਹੀਂ ਹੋਇਆ। ਪੜਾਈ ਦੇ base ਤੇ ਕੁਸ਼ ਵੀ ਨਹੀਂ ਮਿਲਿਆ। ਉਸ ਤੋਂ ਬਾਅਦ ਮੈਂ ਕਾਫ਼ੀ tension ਚ ਰਹਿਣ ਦੇ ਕਾਰਨ, ਫਿਰ ਮੈਂ ਘਰੋਂ ਹੋਰ ਦੁਖੀ ਹੋ ਕੇ ਫਿਰ ਵਾਪਸ ਮੈਂ ਚੰਡੀਗੜ ਵਿੱਚ ਆਇਆ। ਉਥੇ ਮੈਨੂੰ ਕਿਸੇ ਨੇ ਕੰਪਨੀ ਜਮੈਟੋ ਨਾਮ ਦੀ ਕੰਪਨੀ ਵਿੱਚ ਲਗਵਾਇਆ। ਜਮੈਟੋ ਵਿੱਚ ਕੰਮ ਕਰਦਾ-ਕਰਦਾ, ਕਾਫ਼ੀ ਕੰਮ ਕੀਤਾ। ਕੁਸ਼ ਪੈਸੇ ਤਾਂ ਮੇਰੀ ਜੇਬ ਵਿੱਚ ਪਏ ਤੇ ਉਸ ਤੋਂ ਬਾਅਦ ਪੈਸੇ ਬਣਨ ਦੇ ਕਾਰਨ ਮੈਨੂੰ ਕਿਸੇ ਨੇ ਕਿਹਾ ਤੂੰ ਡਰਾਇਵਰੀ ਕਰਲੇਂਗਾ। ਮੈਂ ਕਿਹਾ ਹਾਂਜੀ। ਡਰਾਇਵਰੀ ਕਰਦਾ-ਕਰਦਾ, ਹੌਲੀ-ਹੌਲੀ ਕਿਸੇ ਨੇ ਮੈਨੂੰ ਗੱਡੀ ਦਿਲਵਾ ਦਿੱਤੀ ਆਪਣੀ ਗੱਡੀ ਲੈ ਕੇ ਮੈਂ, ਗੱਡੀ ਚਲਾਉਂਦਾ ਸੀ। ਰਾਤ ਨੂੰ ਗੱਡੀ, ਸਾਰਾ ਦਿਨ ਪੜ੍ਹਦਾ ਸੀ। ਕਾਫ਼ੀ ਕੁਸ਼ ਪਲ ਮੈਂ ਆਰਾਮ ਕਰਦਾ ਸੀ। ਸਾਰੀ ਰਾਤ ਮੈਂ ਗੱਡੀ ਚਲਾਉਂਦਾ ਸੀ। ਗੱਡੀ ਵਾਲਾ ਮਾਲਕ ਮੈਨੂੰ ਕਾਫ਼ੀ ਜ਼ਿਆਦਾ ਬੋਲਣ ਲਾਗਿਆ। ਅਤੇ ਫਿਰ ਉਸ ਤੋਂ ਬਾਅਦ ਮੈਂ ਕੋਈ ਵੀ ਕੰਮ ਨਾ ਕੀਤਾ। ਗੱਡੀ ਵਾਲਾ ਮਾਲਕ ਬੋਲਣ ਦੇ ਕਾਰਨ ਕਾਫ਼ੀ ਮੈਨੂੰ ਮੇਰੇ ਸਾਲ ਟੱਪ ਗਏ।

ਕਾਰਨ ਮੈਂ ਕੰਮ ਕੀਤਾ। ਕਾਫ਼ੀ ਸਹੀ ਕੰਮ ਚੱਲ ਪਿਆ ਸੀ। ਹੁਣ ਜਿਸ ਮੁਕਾਮ ਤੇ ਮੈਂ ਖੜ੍ਹਾ ਹਾਂ, ਉਸ ਮੁਕਾਮ ਤੇ ਕੋਈ ਕੰਮ ਨਈਂ ਐ। ਗੱਡੀ ਦਾ ਕੋਈ ਕੰਮ ਖਤਮ ਹੋ ਚੁੱਕਿਐ। ਕੋਈ ਵੀ ਕੰਮ ਨਹੀਂ ਐ। depression ਵਿੱਚ ਸਾਰਾ ਦਿਨ ਅਸੀਂ ਰਹਿਨੇ ਹਾਂ। depression ਹਰ ਵੇਲੇ depression ਚ ਰਹਿੰਦਾ ਹਾਂ। ਕੋਈ ਵੀ ਕਾਰੋਬਾਰ ਨਹੀਂ ਐ। ਕੰਮ ਨਾ ਹੋਣ ਦੇ ਕਾਰਨ ਘਰੇ ਵੀ ਪਰੇਸ਼ਾਨ, ਮੈਂ ਵੀ ਪਰੇਸ਼ਾਨ ਹਰ ਮੇਰੇ ਘਰ ਦੇ ਸਾਰੇ member ਪਰੇਸ਼ਾਨ ਰਹਿੰਦੇ ਹਨ।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

ਕਸ਼ਮੀਰ ਦੀ ਸ਼ੈਰ, ਕੁਦਰਤ ਨੇ ਧਰਤੀ ਨੂੰ ਕੁਛ ਅਜਿਹੇ ਢੰਗਾਂ ਨਾਲ ਵੰਡਿਆ ਹੋਇਆ ਹੈ ਅਹ ਕਿਸੇ ਕਿਸੇ ਪਾਸੇ ਬਰਫ਼ ਪੈਂਦੀ ਹੈ, ਕਿਸੇ ਪਾਸੇ ਪਾਣੀ ਵਰਦਾ ਹੈ, ਕਿਸੇ ਪਾਸੇ ਸੁੱਕੀ ਰੇਤ ਹੈ ਜਿੱਥੇ ਕਿ ਕਦੇ ਕੁੱਝ ਵੀ ਨਹੀਂ ਉੱਗ ਸਕਦਾ ਦਾ ਇਸੇ ਤਰ੍ਹਾਂ ਕੁਦਰਤ ਨੇ ਧਰਤੀ ਨੂੰ ਕੁੱਝ ਅਜਿਹੇ ਢੰਗਾਂ ਨਾਲ ਵੰਡਿਆ ਹੋਇਆ ਹੈ ਕਿ ਮਨੁੱਖ ਦੇਖਦੇ ਅਚੰਬੇ ਵਿੱਚ ਪੈ ਜਾਂਦਾ ਹੈ ਇਸੇ ਤਰ੍ਹਾਂ ਧਰਤੀ ਤੇ ਕ ਤੇ ਹੀ ਕਿਤੇ ਅੱਗ ਵਰਾਂਦੀ ਗਰਮੀ ਪੈਂਦੀ ਹੈ, ਕਿਤੇ ਦਾ ਅੰਤਾ ਦਾ ਪਾਰਾ ਹੈ, ਕਿਤੇ ਸੋਕਾ ਹੈ ਅਤੇ ਕਿਤੇ ਦਿਨ ਰਾਤ ਵੱਖਰਾ ਵੱਖਰਾ ਹੁੰਦਾ ਹੈ ਕਿਤੇ ਤੇ ਸਮੇਂ ਦਾ ਫ਼ਰਕ ਹੈ ਅਜਿਹੀ ਹੀ ਮਿਸ਼ਾਲ ਸਾਡੀ ਧਰਤੀ ਤੇ ਹੈ ਹੈ ਜਿੱਥੇ ਜ਼ਿੰਦਗੀ ਵਿੱਚ ਕਿਸੇ

ਕੇ ਕੇ ਵਕਾਇਆ ਦ ਦੱਸਿਆ ਨਹੀਂ ਜਾ ਸਕ ਵਾਕਿਆ ਦੱਸਿਆ ਨਹੀਂ ਜਾ ਸਕਦਾ। ਇਹ ਇੱਕ ਤ ਇੱਕ ਤਰ੍ਹਾਂ ਸਵਰਗ ਦੇ ਸਮਾਨ ਹੈ, ਕਸ਼ਮੀਰ ਨੂੰ ਇਵੇਂ ਹੀ ਲੋਕ ਧਰਤੀ ਦਾ ਸਵਰਗ ਨਹੀਂ ਕਿਹਾ ਜਾਂਦਾ,

ਕਸ਼ਮੀਰ ਦੀ ਸੁੰਦਰਤਾ ਨੂੰ ਦੇਖਣ ਲਈ ਲੋਕਾਂ ਦੇ ਦੇਸ ਵਿਦੇਸ਼ਾਂ ਤੋਂ ਭੱਜੇ ਆਉਂਦੇ ਹਨ ਮੈਂ ਪਿਤਾ ਜੀ ਨੂੰ ਕਿਹਾ ਕਈ ਵਾਰ ਕਿਹਾ ਕਿ ਕਿ ਮੈਨੂੰ ਕਸ਼ਮੀਰ ਲੈ ਚੱਲੋ ਪਰ ਪਿਤਾ ਜੀ ਕੋਲ ਕੰਮ ਤੋਂ ਵਿਹਲ ਨਹੀਂ ਹੁੰਦਾ, ਸਾਨੂੰ ਵੀ ਧਰਤੀ ਦੀ ਦਾ ਸਵਰਗ ਵਿਖਾਓ ਪ ਪ੍ਰੰਤੂ ਪ ਪਿਤਾ ਜੀ ਦੇ ਰੁਝੇਵੇ ਇੰਨੇ ਜ਼ਿਆਦਾ ਹਨ ਕਿ ਉਹਨਾਂ ਕੋਲ ਅਹ ਸਮਾਂ ਨਹੀਂ ਹੁੰਦਾ ਅਹ ਅਤੇ ਉਹ ਕੰਮ ਵਿੱਚ ਰੁੱਝੇ ਰਹਿੰਦੇ ਹਨ ਦੇ ਹਨ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਪਿਤਾ ਜੀ ਨੇ ਘਰ ਆਉਂਦਿਆਂ ਹੀ ਕਿਹਾ ਕਿ ਰਮਨ ਚੱਲੋ ਕਸ਼ਮੀਰ ਚੱਲੀਏ, ਮੈਂ ਦਫ਼ਤਰੋਂ ਇੱਕ ਦ ਇੱਕ ਹਫ਼ਤੇ ਦੀ ਛੁੱਟੀਆਂ ਲੈ ਕੇ ਆਇਆ ਹੋਇਆ ਹਾਂ, ਪਿਤਾ ਜੀ ਕੋਲੋਂ ਅਚਾਨਕ ਕਸ਼ਮੀਰ ਜਾਣ ਬਾਰੇ ਸੁਣ ਕੇ ਅਸੀਂ ਨੱਚ ਉੱਠੇ ਅਤੇ ਖ਼ੁਸ਼ੀ ਨਾਲ ਕਸ਼ਮੀਰ ਜਾਣ ਦੀਆਂ ਤਿਆਰੀਆਂ ਕਰਨ ਲੱਗੇ, ਅਸੀਂ ਫਟਾਫਟ ਤਿਆਰੀ ਸ਼ੁਰੂ ਕਰ ਦਿੱਤੀ ਪਿਤਾ ਜੀ ਆਖ ਰਹੇ ਸਨ ਰ ਰਮਨ ਆਪਣੇ ਸਵੈਟਰ, ਕੋਟੀਆਂ, ਜੈਕਟਾਂ ਜ਼ਰੂਰ ਪਾ ਲਇਓ ਕਿਉੁਂਕਿ ਉੱਥੇ ਅੰਤਾਂ ਦੀ ਠੰਢ ਹੁੰਦੀ ਹੈ ਅਹ ਮੈਂ ਕਿਹਾ ਜੀ ਪਿਤਾ ਜੀ ਮੇਰੇ ਵੀ ਮੰਮੀ ਬੋਲੇ ਅਸੀਂ ਉਸੇ ਰਾਤ

ਰਾ hotel ਵਿੱਚ ਰੱਖਿਆ ਅਤੇ ਥੋੜ੍ਹੀ ਦੇਰ ਆਰਾਮ ਕਰਨ ਲਈ ਲੇਟ ਗਏ ਗਏ ਜਿਹੜਾ ਸਾਡਾ hotel ਸੀ ਉਸਦੇ ਸਾਹਮਣੇ ਡੱਲ ਝੀਲ ਦਾ ਸੁੰਦਰ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਸੀ।